ਬਿਲਕੁਲ ਬਰੀਕ ਬਿਲਕੁਲ ਬਰੀਕ ਜਾ ਮਿਕਸੀ ਚ grind ਕਰ ਲੋ

ਮਿਕਸੀ ਚ grind ਕਰੋ ਥੋੜਾ ਜਾ ਨਮਕ ਵਗੈਰਾ ਪਾ ਕੇ ਨਮਕ ਮਿਰਚ ਪਾ ਕੇ ਥੋੜਾ ਜਾ ਨਮਕ ਬੱਸ ਜ਼ਰਾ ਜਾ

ਇਹ ਇਹਦੇ ਚ ਹਲਕਾ ਜਾ ਨਮਕ ਹੋਣਾ ਚਾਹੀਦਾ ਨਾ ਇਸ ਮਸਾਲੇ ਚ ਵੀ ਅੱਛੀ ਤਰ੍ਹਾਂ

ਤੁਸੀਂ ਗੋਭੀ ਵੀ ਕਦੂ ਕਸ ਕਰ ਲਈ ਸੀ ਪਿਆਜ ਬਿਲਕੁਲ ਬਰੀਕ ਬਰੀਕ ਕੱਟ

ਅੱਛਾ ਅੱਛਾ ਪਿਆਜ ਕੱਟ ਕੇ ਰੱਖ ਦੋ side ਵਿੱਚ ਹੁਣ ਕੜਾਈ ਇਚ ਨਾ ਤੁਸੀਂ ਥੋੜਾ ਜਾ

ਅੱਛਾ

hello

ਹਾਂਜੀ ਹਾਂਜੀ ਜਿਹੜੀ ਛੋਲਿਆਂ ਦੀ ਦਾਲ ਅਸੀਂ ਬਣਾਨੇ ਆ

ਅੱਛਾ ਥੋੜਾ ਜਾ ਭੁੰਨ ਲੋ ਮਤਲਬ ਛੋਲਿਆਂ ਦੀ ਦਾਲ ਥੋੜੀ

ਪਿਆਜ ਨੂੰ ਭੁੰਨ ਲੋ ਭੁੰਨਣਾ in the sense ਕਾ brown ਨੀਂ ਕਰਨੇ ਕੁੱਝ ਨੀਂ ਕਰਨੇ ਪਿਆਜ ਪੱਕ ਜਾਣ ਹਾਂ ਮਤਲਬ ਜਦੋਂ ਉਹਦਾ ਪਸੀਨਾ ਮਤਲਬ ਉਹ ਪਾਣੀ ਪਾਣੀ ਸੁੱਕ ਜੇ ਬੱਸ ਉਹਦਾ

ਫੇਰ ਉਹਦੇ ਵਿੱਚ ਪਾਨੇ ਨੇ ਨਮਕ ਮਿਰਚ ਹਲਦੀ ਸੁੱਕਾ ਧਨੀਆ

ਨਮਕ ਮਿਰਚ ਹਲਦੀ ਪਾ ਕੇ ਮਸਾਲਾ mix ਕਰਕੇ ਫੇਰ ਗੋਭੀ ਪਾ ਦੇਣੀ ਏ ਗੋਭੀ ਪਾ ਕੇ ਉਹਨੂੰ ਅੱਛੀ ਤਰ੍ਹਾਂ mix ਕਰ ਦੇਣਾ ਪੂਰੇ ਪਨੀਰ ਵਿੱਚ ਮਸਾਲਾ ਲੱਗ ਜੇ

ਗੋਭੀ ਨੂੰ ਤੁਸੀਂ ਪਕਾਣਾ ਗੋਭੀ ਕੱਚੀ ਨਾ ਰਵੇ

mix ਕਰਕੇ steam ਦੇਣੀ ਏ ਹਲਕੀ ਜੀ steam in the sense ਕੀ ਗੋਭੀ ਕੱਚੀ ਨਾ ਰਵੇ

ਤੁਸੀਂ ਕੁੱਝ ਕਹਿ ਰਹੇ ਸੀ ਮੈਂ ਕਹਿ ਰਹੀ ਸੀ ਨਾਰੀਅਲ ਦੀ ਕਿੰਨੀ quantity ਮਤਲਬ ਪਾਣੀ ਏ ਨਾਰੀਅਲ ਕੋਈ ਹੈ ਅੰਦਾਜਾ ਕੇ ਏਸੇ ਅੰਦਾਜੇ ਨਾਲ ਹੀ ਨੀਂ ਗੋਭੀ ਏ ਜੇ ਤੁਸੀਂ ਗੋਭੀ ਦਾ ਇੱਕ ਵੱਡਾ ਫੁੱਲ ਲੀਤਾ ਹੋਇਆ ਵੇ

ਤੇ ਤੁਹਾਡਾ ਮਤਲਬ ਕੀ ਇੱਕ ਨਾਰੀਅਲ ਪੈ ਜੇ ਗਾ ਪੂਰਾ ਨਾਰੀਅਲ ਪੈ ਜੇ ਗਾ

ਪੂਰਾ ਨੀਂ ਪਾਣਾ ਜਿਆਦਾ ਨੀਂ ਪਾਣਾ ਤੇ ਅੱਧਾ ਨਾਰੀਅਲ at least ਪੈ ਗਾ ਹੀ ਪੈ ਗਾ

ਅੱਛਾ ਅੱਛਾ ਠੀਕ ਏ ਨਾਰੀਅਲ ਹਰੀ ਮੀਰਚਾ

ਉਹ ਸਬਜੀਆਂ ਦਾ ਇੰਜ ਬਣਦੀਆਂ ਨੇ ਸਾਡੇ south ਵਿੱਚ ਨਾ ਮਤਲਬ ਕੀ

ਹਮ ਤੁਹਾਡੀ ਪਲੇਟ ਇਹ ਜੀ ਸਜੀ ਗੀ ਨਾ ਰੋਟੀ ਦੀ

ਤੁਹਾਡੇ ਚ ਨਾ ਤਿਨੰ ਚਾਰ ਸਬਜੀਆਂ ਇਸ ਤਰ੍ਹਾਂ ਦੀਆਂ ਹੀ ਆਣ ਗਿਆਂ ਨਾਰੀਅਲ ਦੇ ਨਾਲ ਜਿੰਨੂ ਤੁਸੀਂ ਰੁੱਖਾ ਖਾ ਸਕਦੇ ਓ ਅੱਛਾ ਅੱਛਾ ਹਾਂ ਜਿਵੇਂ ਸਾਡੇ ਚ be beans ਹੁੰਦੇ ਨੇ ਨਾ beans

beans ਨੂੰ ਵੀ ਨਾ ਉਹ ਨਾਰੀਅਲ ਦੀ ਮਤਲਬ ਜੇ ਨਾਲ ਨਾਰੀਅਲ ਜੋ white ਵਾਲੀ ਬਰੀਕ ਦਾਲ ਹੁੰਦੀ ਏ

ਹਾਂ ਅਹ south Indian ਵਿੱਚ ਨਾ ਜਿਸ ਤਰ੍ਹਾਂ ਤੁਸੀਂ ਖਾਲੀ ਛੋਲਿਆਂ ਦੀ ਦਾਲ ਕਹਿ ਰਹੇ ਓ ਨਾ ਪਾਈ ਏ

south Indian dish ਵਿੱਚ ਇਹ white ਵਾਲੀ ਦਾਲ ਵੀ ਪਾਂਦੇ ਨੇ ਨਾਲ

ਹਾਂ ਕੁੱਝ ਕੁੱਝ ਡਿਸ਼ਾ ਵਿੱਚ ਪੈਂਦੀ ਏ white ਦਾਲ ਜਿਵੇਂ beans ਹੋ ਗਏ

ਛੋਲਿਆਂ ਦੀ ਦਾਲ ਨਹੀਂ ਪਏ ਗਈ ਉਹਦੇ ਚ white ਦਾਲ ਪਏਗੀ ਅੱਛਾ beans ਵਿੱਚ white ਦਾਲ ਪਏਗੀ ਹਾਂ beans ਵਿੱਚ white ਪਏਗੀ ਜਾਂ ਇੱਕ ਹੋਰ ਹੁੰਦੀ ਏ ਇਹਨਾ ਦੇ ਕੋਲ ਅਹ ਜਿਹੜੇ ਕੋੰਕਲ ਹੁੰਦੇ ਨੇ ਨਾ ਮਤਲਬ ਅਹ ਖੀਰੇ ਦੇਖੇ ਏ ਨਾ ਖੀਰੇ ਤੁਸੀਂ ਵੱਡੇ ਖੀਰੇ ਹੁੰਦੇ ਨੇ

ਉਹ ਖੀਰੇ ਵਰਗੇ ਦਿੱਖਦੇ ਨੇ but ਸਾਡੀ ਉਂਗਲ ਦੇ ਦੋ ਪੋਟਿਆ ਜਿੰਨੇ ਹੁੰਦੇ ਨੇ ਉਹ

ਮੈਂ ਦੇਖੀ ਨੀਂ ਵੈਸੇ ਸਬਜੀ ਉਹ ਵਾਲੀ ਮੈਂ ਨਹੀਂ ਦੇਖੀ ਉਹ ਸਬਜੀ ਬਹੁਤ ਸਵਾਦ ਬਣਦੀ ਏ ਬਹੁਤ ਹੀ benefit ਹੁੰਦਾ ਉਹਦਾ health ਵਾਸਤੇ or

ਉਹਦੀ ਉਹਦੀ ਜਦੋਂ ਸਬਜੀ ਬਣਾਉ ਸਬਜੀ ਚ ਪਾ ਲੋ ਥੋੜਾ ਜਾ ਨਾਰੀਅਲ ਪਾ ਲੋ ਜਾਂ ਇਹ ਨਾ ਜਿਵੇਂ ਅਸੀਂ ਕਹਿੰਦੇ ਨਾ salads ਹੁੰਦੇ ਜਿਵੇਂ protein salads ਨੀਂ ਬਣਦੇ ਜਿਵੇਂ ਮੋਠਾ ਬਣਾ

ਹਾਂ ਜਿਵੇਂ modes ਹੋ ਗਏ ਨਾ modes salad ਵਿੱਚ ਨੀਂ ਆਂਦਾ ਨਾ ਇਹ ਉਹ ਚੀਜ਼ ਏ

crowds ਵੀ ਬਣਾਂਨੇ ਆ ਹੁਣ ਮੈਂ ਜਿਸ ਤਰ੍ਹਾਂ ਹੈਗੀ ਮੈਂ ਇਡਲੀਆਂ ਬਣਾਨੀ ਆ

ਆ ਦੇ ਵਿੱਚ ਮੈਂ ਕੁੱਝ ਇਦੇ ਅੰਦਰ ਏ ਛੋਲਿਆਂ ਦੀ or white ਦੋਨੋ ਦਾਲ ਭੁੰਨ ਕੇ ਨਾ ਤਵੇ ਤੇ

ਉਹ mix ਕਰਕੇ ਰੱਖਣੀ ਆ ਬੜਾ ਅੱਛਾ taste ਆਂਦਾ ਉਹਦਾ taste ਆਂਦਾ ਅਗਰ ਉਹ ਅਸੀਂ ਨਾ ਚਟਣੀ ਚ ਪਾਨੇ ਆ

ਵਿੱਚ ਵੀ ਪਾਂਦੇ ਨ ਚਟਣੀ ਚ ਵੀ ਪਾਂਦੇ ਨੇ ਅਗਰ ਤੁਸੀਂ south Indian style ਦੀ ਇਡਲੀ ਬਣਾਨੀ ਏ ਨਾ ਤੇ ਉਹਦੇ ਵਿੱਚ ਨਹੀਂ ਪਏਗਾ ਇਡਲੀ ਚ ਅਗਰ ਤੁਸੀਂ ਚਾਵਲ ਦੀ ਇਡਲੀ ਬਣਾ ਰਹੇ ਓ ਨਾ

ਤਾਂ ਤੁਹਾਡੀ white ਦਾਲ ਪਏਗੀ ਥੋੜੀ ਜੀ ਅੱਛਾ ਨੀਂ ਮੈਂ ਤਾਂ ਸੂਜੀ ਦੀ ਬਣਾਨੀ ਆ ਨਹੀਂ ਸੂਜੀ ਦੀ ਬਣਾਂਦੇ ਓ ਨਾ ਉਹਦੇ ਚ white ਦਾਲ ਬਿਲਕੁਲ ਵੀ ਨਹੀਂ ਪਏਗੀ ਤੇ ਉਹ ਫੁੱਲੇ ਗੀ ਨੀਂ ਉਹ ਤੁਹਾਡੀ ਮਤਲਬ dis

ਅੱਛਾ

ਅੱਛਾ ਤੁਸੀਂ ENO ਨੀਂ ਪਾਂਦੇ ਅਸੀਂ ENO ਪਾਂਦੇ ਆ ਨਾ ਨਹੀਂ ਅਸੀਂ ENO ਨਹੀਂ ਪਾਂਦੇ ਬਿਲਕੁਲ ਵੀ ਨਹੀਂ ਪਾਂਦੇ

ਕਿ ਕਹਿ ਰਹੇ ਓ ਹਾਂਜੀ ਬਿੰਨਾ ENO ਤੋਂ ਇਡਲੀ ਕਿਵੇਂ ਬਣਾਂਦੇ ਓ softness ਕਿਸ ਤਰ੍ਹਾਂ ਆਂਦੀ ਏ ਇਡਲੀ ਚ

ਤੁਸੀਂ ਇਡਲੀ ਚ ਪਾਂਦੇ ਕੀ ਓ

ਤੇ ਉਹਦੇ ਵਿੱਚ ਛੋਲਿਆਂ ਛੋਲਿਆਂ ਦੀ ਦਾਲ or white ਜਿਹੜੀ ਦਾਲ ਹੁੰਦੀ ਏ ਮਾਂ ਦੀ ਦਾਲ

ਮੈਂ ਭੁੰਨ ਕੇ ਨਾ ਦੇਸੀ ਘਿਉ ਚ ਤਵੇ ਤੇ ਅੱਛੀ ਤਰ੍ਹਾਂ ਬਿਲਕੁਲ brown ਜੀ ਹੋਜੇ

ਪਾ ਕੇ ਉਹਨੂੰ ਦੋ ਤਿੰਨ ਘੰਟੇ ਰੱਖ ਦੇਨੀ ਆ

ਅੱਛਾ ਤੇ ਫੇਰ

ਹਮੇਸ਼ਾ ਸੂਜੀ ਨੂੰ ਪਹਿਲੇ ਭੁੰਨੋ ਮੈਂ ਉਹ ਵੀ ਬਣਾਈ ਸੀ ਪਰ ਉਹ ਸਹੀ ਨਹੀਂ ਬਣੀ ਭੁੰਨੀ ਹੋਈ ਸੂਜੀ

ਭੂਚਾ ਏ ਭੁੰਨਣ ਦੇ ਬਾਅਦ ਜਿਵੇਂ ਤੁਸੀਂ ਦਹੀ ਲੀਤੀ ਏ ਨਾ ਇੱਕ ਕਟੋਰੀ ਤੁਸੀਂ ਸੂਜੀ ਲੀਤੀ ਏ ਤੇ ਇੱਕ ਹੀ ਦਹੀ ਲੈ ਰਹੇ ਓ ਨਾ but ਉਹ

ਵੀ ਥੋੜਾ ਜਾ ਮਤਲਬ ਦਹੀ ਦੇ ਜਿਹੜਾ ਪਾਨੇ ਆ ਨਾ ਇਸ ਚ ਥੋੜਾ ਜਾ ਪਾਣੀ ਪਾ ਕੇ ਮਤਲਬ ਦਹੀ ਤੁਹਾਡੀ ਖੱਟੀ ਹੋਵੇ

ਤੇ ਥੋੜਾ ਜਾ ਪਾਣੀ ਪਾ ਕੇ ਉਹਨੂੰ ਤੁਸੀਂ ਬਣਾਨੇ or ਪੰਦਰਾ ਵਿਹ minute ਛੋੜ ਦੇਣਾ better ਨੂੰ ਪੰਦਰਾਂ ਵਿਹ

ਉਹ better ਆਪਣੀ ਸਹੀ ਉਹਦੇ ਚ ਆ ਜੇ ਗਾ ਜਿਤਣਾ ਉਹਨੇ ਪਾਣੀ ਪੀਣਾ ਨਾ ਪੀ ਲੈ ਗਾ

ਫੇਰ ਉਹਦੇ ਬਾਅਦ ਤੁਸੀਂ ਫੇਰ ਉਹਦੇ ਚ ਹਲਕਾ ਹਲਕਾ ਪਾਣੀ ਪਾ ਕੇ mix ਕਰਨਾ but ਇੱਕੋ direction ਵਿੱਚ

ਏ ਨੀਂ ਕੀ ਇੱਕ ਕਰਛੀ ਇਹ ਜੀ ਘੁੰਮਾ ਤੀ ਦੂਜੀ ਕਰਛੀ ਉਲਟੀ ਘੁੰਮਾ ਤੀ ਅੱਛਾ ਅੱਛਾ ਇਹ ਵੀ ਹੁੰਦਾ ਇਹਦਾ ਵੀ ਕੋਈ ਚਕਰ ਹੁੰਦਾ ਹਾਂ ਇੱਕੋ direction ਵਿੱਚ ਘੁੰਮਣਾ ਸਿਰਫ ਅੱਛਾ ਅੱਛਾ ਤੇ ਉਹਦੇ ਵੀ ਉਹਦੇ ਜਦੋਂ ਇੱਕ ਅਗਰ ਤੁਹਾਨੂੰ ਲੱਗਦਾ ਏ ਕੀ ਤੁਹਾਡੀ ਪੈਣਾ ਈ ਏ you know ਤੁਸੀਂ ਪਾ ਸਕਦੇ ਓ ਵੈਸੇ ਇਸ ਦੀ ਜਰੂਰਤ ਨੀਂ ਪੈਂਦੀ ਤੇ ਸਾਂਚਿਆਂ ਨੂੰ ਤੇਲ ਲੱਗਾਣਾ ਪਹਿਲੇ ਹਾਂ ਉਹ ਤਾਂ ਲੱਗਾਈ ਦਾ ਮੋ ਜੀ ਬਲਕੇ

ਪਾਣੀ ਦੀ quantity ਠੀਕ ਰੱਖਣੀ ਏ ਸਾਂਚੇ ਜਿਸ time ਰੱਖਣੇ ਨੇ ਨਾ ਇੱਕ ਸਾਂਚਾ ਰੱਖਿਆ

ਦੂਜਾ ਸਾਂਚਾ ਜਿਹੜਾ ਰੱਖਣ ਲੱਗੇ ਓ ਉਹ ਇਡਲੀ ਦੇ ਉੱਤੇ ਇਡਲੀ ਦਾ ਸਾਂਚਾ ਨਾ ਆਵੇ ਅੱਛਾ ਹਾਂ ਉਨੂੰ ਥੋੜਾ ਅਲੱਗ ਟੇਡਾ ਕਰ ਕੇ ਰੱਖਣਾ ਜਿਹੜੀਆਂ ਮੋਰੀਆਂ ਨੇ ਉੱਥੋ steam ਉਨੂੰ ਆਵੇ ਅੱਛਾ ਅੱਛਾ ਠੀਕ ਏ ਠੀਕ ਏ ਸਮਝ ਗੀ ਅਗਰ ਤੁਸੀਂ ਇਡਲੀ ਦੇ ਸਾਂਚੇ ਦੇ ਉੱਤੇ ਇਡਲੀ ਦਾ ਸਾਂਚਾ ਈ ਆਏਗਾ ਵਾਪਿਸ ਇਡਲੀ ਦਾ ਪੋਸਨ ਤੇ ਉਹਨੂੰ steam ਨੀਂ ਮਿਲੇ ਗੀ